ਵੱਧ ਤੋਂ ਵੱਧ ਤੁਸੀਂ mobile ਦੇਖ ਲਓ mobile ਫਿਰ ਇੰਨੀ ਦੇਰ ਦੇਖਿਆ ਨੀ ਜਾਂਦਾ, ਆਪਾਂ ਨੂੰ ਵੀ ਪਤਾ ਇੰਨੀ ਦੇਰ ਦੇਖਣਾ। ਔਖਾ ਹੁੰਦਾ ਹੈ mobile ਇਹ

ਬੋਰੀਅਤ ਜਿਹੀ ਹੋ ਜਾਂਦੀ ਹੈ ਜਾਂ ਪਰਿਵਾਰ ਦੇ ਵਿੱਚ ਬੈਠ ਕੇ ਗੱਲਾਂ ਮਾਰ ਲਈਦੀ ਹੈ ਪਰ ਉਹ ਵੀ ਕਿੰ~

ਜਾ ਕੇ ਫਿਰ ਕੀ ਕਰਦੇ ਹੋ

ਕੁਛ ਨੀ ਜਾਂ ਹਾਂ ਕਿਉਂਕਿ ਪਹਿਲਾਂ,

ਹਾਂ ਪਹਿ~ ਪਹਿਲਾਂ ਵਧੀਆ ਹੁੰਦੇ ਸੀਗੇ ਇਹ ਗੱਲ ਤਾਂ ਤੁਹਾਡੀ ਸਹੀ ਹੈ, ਪਹਿਲੇ TV ਤੇ ਕਾਫ਼ੀ ਸਾਰੇ ਨਾਟਕ ਆਉਂਦੇ ਹੁੰਦੇ ਸੀਗੇ ਨਾ ਉਹ

ਸਿੰਮੀ ਪਤਾ ਕੀ ਹੈ, ਜਿਹੜੀ ਜਗ੍ਹਾ ਤੇ ਆਪਾਂ ਰਹਿ ਰਹੇ ਹਾਂ ਉਹ ਥੋੜ੍ਹਾ ਪੇਂਡੂ ਇਲਾਕਾ ਹੈ ਜਿਹਨੂੰ ਆਪਾਂ

ਘਰਾਂ 'ਚ ਵੜ ਜਾਂਂ~ ਇੱਥੇ ਤਾਂ ਹੈ ਨੀ ਗੇ, ਨਹੀਂ ਵੈਸੇ ਤੁਸੀਂ ਕੀ ਕਰਦੇ ਹੋ ਫਿਰ ਤੁਹਾਡਾ ਕਿਵੇਂ ਹਾਂ ਘਰਾ 'ਚ ਵੜ ਜਾਂਦੇ ਹੈ ਅੱਠ ਵੱਜਦੇ ਹੀ ਲੋਕ ਤੁਸੀਂ ਵੈਸੇ time pass ਦੇ ਲਈ ਕੀ,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 ਛੁੱਟੀ ਛਾਟੀ ਵਾਲੇ ਦਿਨ ਹੀ ਜਾਇਆ ਜਾਂਦਾ ਹੈ ਮੂ~ film ਫੁਲਮ ਦੇਖਣ ਵਾਸਤੇ ਕੋਈ।

ਕੋਈ ਇੱਥੇ ਵੱਡੀ ਹਾਂ ਇਹ ਤਾਂ ਹੈਗੀ ਹੈ ਸਿੰਮੀ ਅਹ ਸਾਡੇ ਇੱਥੇ ਵੀ ਇਹ ਹੀ ਹੈ ਨੇੜੇ ਤਾਂ ਕੁਛ ਹੈ ਹੀ ਨੀਗਾ, ਜੇ ਤੁਸੀਂ ਜਾਣਾ ਹੈ ਤੇ ਫਿਰ ਤੁਹਾਨੂੰ ਮੰਨ ਲਓ ਵੀਹ ਪੰਦ~ ਪੰਦਰਾਂ ਵੀਹ ਕਿੱਲੋਮੀਟਰ ਦੂਰ ਹੈ ਸਾਰਾ ਕੁਛ ਸ਼ਾਮ ਦੇ time ਕਿੱਥੇ ਜਾਇਆ ਜਾਂਦਾ ਹੈ ਇੰਨੀ ਦੂਰ ਹੈ ਨਾ ਇੱਕ ਮਹਿੰਗਾ ਬਹੁਤ ਪੈ ਜਾਂਦਾ ਹੈ, ਆਪਾਂ ਚਲੋ local ਬੈਠੇ ਹੋਈਏ ਤਾਂ ਚਲੋ ਵੀ ਗੱਡੀ ਤੇ ਬੈਠੇ ਚਲੇ ਗਏ, ਹੁਣ ਪੈਟਰੋਲ ਵੀ ਤਾਂ

~ਥੇ ਤੁਸੀਂ theater 'ਚ picture ਦੇਖਣੇ ਜਾਓ ਤੇ ਉੱਥੇ ਟਿੱਕਟਾਂ ਬਹੁਤ ਮਹਿੰਗੀਆਂ ਹੈ। ਲੈ ਦੇ ਕੇ ਸਾਧਨ ਇੱਕ ਉਹ ਹੀ ਹੈ theater

ਹਾਂ theater ਦੇ ਇਲਾਵਾ ਕੁਛ ਹੈ ਨੀ, ਤੇ ਸਾਡੇ area 'ਚ ਤਾਂ ਮਤਲਬ park ਵੀ ਨੀ ਹੈਗਾ ਜੋ ਸਹੀ ਗੱਲ ਦੱਸਾਂ। ਅੱਛਾ ਫਿਰ ਤਾਂ ਔਖਾ ਹੀ ਕੰਮ ਆਂ।

ਸ਼ਾਮ ਨੂੰ ਜੀਅ ਤਾਂ ਕਰਦਾ ਹੈ ਹਾਂਜੀ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

ਊਂ ਤਾਂ ਤੁਹਾਨੂੰ ਵੀ ਪਤਾ ਹੈ ਕਿ area ਦੇ ਹਿਸਾਬ ਨਾਲ ਆਪਣੇ ਹੋਵੇ ਤਾਂ ਵਧੀਆ ਹੈ ਪਰ ਹੈ ਨੀ time pass ਨੀ ਹੁੰਦਾ ਸਗੋਂ ਦੀ। ਹਮ ਹਾਂ ਇਹ ਗੱਲ ਤਾਂ ਹੈਗੀ ਹੈ, ਸਾਡੇ ਕੋਲ ਤੂੰ ਦੇਖ ਲੈ ਮੈਂ ਤਾਂ ਖੈਰ ਮੈਂ ਵੈਸੇ ਯੂਪੀ ਤੋਂ ਹਾਂ ਤੇ ਉੱਥੇ ਜਿੱਥੇ ਆਪਾਂ ਸ਼ਹਿਰੀ ਇਲਾਕੇ 'ਚ ਰਹਿੰਦੇ ਸੀਗੇ ਲਖਨਊਂ 'ਚ,

ਰੌਣਕ ਹੁੰਦੀ ਸੀਗੀ ਪਤਾ ਹੀ ਨੀ ਲੱਗਦਾ ਸੀਗਾ ਰਾਤ ਨੂੰ ਬਾਰਾਂ ਇੱਕ ਵਜੇ ਤੱਕ ਚਲਦੀ ਫਿਰਦੀ ਸੜਕੇਂ ਹੁੰਦੀ ਸੀਗੀ, ਕੋਈ ਉਹ ਨੀ ਕਿ ਇਕੱਲੇ ਕਿੱਥੇ ਜਾਈਏ ਸਾਰਾ ਕੁਛ ਨੇੜੇ ਹੁੰਦਾ ਸੀਗਾ।

ਤਾਂ ਇਹ ਹੀ ਹੈ ਨਾ। ਕਿ ਜੇ ਥੋੜ੍ਹੇ ਵੱਡੇ ਸ਼ਹਿਰ 'ਚ ਬੈਠੇ ਹੋਈਏ,

ਵੱਡੇ ਵੱਡੇ ਗਾ~ garden park ਪੂਰਕ ਸਭ ਹਾਂ ਉੱਥੇ ਚਲੇ ਗਏ, ਚਲੋ ਉਹ ਵੀ ਨੀ ਜਾਣਾ ਤੇ ਤੁਸੀਂ gym ਚਲੇ ਗਏ ਹਾਂ time ਵਧੀਆ ਲੰਘ ਜਾਂਦਾ ਸੀਗਾ ਹੁਣ ਇੱਥੇ ਕੀ ਹੈ ਇੱਥੇ ਤੈਨੂੰ ਸਹੀ ਦੱਸਾਂ ਇੱਥੇ ਕੁਛ ਹੈ ਹੀ ਨੀ local ਤੇ ਸਾਢੇ ਸੱਤ ਵਜੇ ਦੇ ਬਾਅਦ ਤਾਂ ਤੂੰ ਸਾਡੇ ਮੁਹੱਲੇ 'ਚ ਨਿਕਲ ਤੇ ਜਮਾ ਹੀ ਸਾਏਂ ਸਾਏਂ ਬਿਲਕੁਲ ਕੋਈ ਕੁਛ ਵੀ ਨੀ ਤੇ ਬੰਦਾ ਉਹ ਸਨਾਟਾ ਜਿਹਾ ਹੁੰਦਾ ਲੋਕੀ ਘਰੇ ਵੜ ਜਾਂਦੇ ਹੈ।

ਦਾ ਆਪਣਾ ਇੱਕ ਜਿਹੜਾ ਬਣਿਆ ਹੋਇਆ time table ਜਿਹਾ ਉਹ ਵੀ ਸਹੀ ਹੈ

ਤਾਂ ਜਿਹੜਾ ਸ਼ਹਿਰੀ ਬੰਦਾ ਉਸਦੇ ਲਈ ਇੱਥੇ ਕੁਛ ਹੈ ਹੀ ਨੀ, ਕੁਛ ਵੀ ਦਾ ਸਾਧਨ ਨਹੀਂ ਹੈਗਾ ਇੱਕ ਵੀ ਚੀਜ਼ ਨੀ ਜਿੱਥੇ ਆਪਾਂ time pass ਵਧੀਆ ਕਰ ਸਕੀਏ, ਤੇ ਸ਼ਹਿਰਾਂ 'ਚ ਕਿੰਨਾ ਕੁਛ ਬਣਿਆ ਹੋਇਆ ਹੈ ਨਾ ਦਿੱਲੀ,

ਉਸ ਤੋਂ ਇਲਾਵਾ ਦੇਖ ਲਓ ਤੁਸੀਂ ਕਿੰਨਾ ਕੁਛ ਬਣਾ ਮਤਲਬ ਉੱਥੇ ਬਹੁਤ ਕੁਛ ਹੈ, ਬੱਚਿਆਂ ਵਾਸਤੇ ਵੀ ਹੈਗਾ ਵੱਡਿਆਂ ਵਾਸਤੇ ਵੀ ਹੈਗਾ, ਹੈਨਾ gaming zone ਹੈ

ਠੀਕ ਹੈ computer cyber cafe ਬਣੇ ਨੇ ਚਲੋ ਵੀ ਕੁਛ ਨੀ ਤਾਂ computer ਤੇ ਤੁਸੀਂ ਕੁਛ ਸਿੱਖਣਾ ਹੋਵੇ ਕਰ ਸਿੱਖ ਸਕਦੇ ਹੋ ਹੈ ਨਾ ਤਰ੍ਹਾਂ ਤਰ੍ਹਾਂ ਦੀ classes ਲੱਗਦੀਆਂ ਹੈ ਜਿਵੇਂ ਬੱਚਿਆਂ ਨੂੰ ਗਰਮੀ ਦੀ ਛੁੱਟੀਆਂ ਹੈ ਤੇ ਦੀ ਔਰ

ਹੁਣ ਛੁੱਟੀਆਂ ਬੱਚਿਆਂ ਨੂੰ ਹੋਈਆਂ ਸੀ ਬੱਚੇ ਵੱਡੇ ਸ਼ਹਿਰਾਂ 'ਚ ਹੁੰਦੇ ਨੇ ਤੇ ਬੱਚੇ ਕਿਤੇ ਵੀ classes ਲੈ ਲੈਂਦੇ ਨੇ ਪਰ ਆਪਣੇ ਇੱਥੇ ਤੁਹਾਨੂੰ ਪਤਾ ਇਲਾਕੇ ਦੇ ਹਿਸਾਬ ਨਾਲ ਕੁਛ ਵੀ ਹੈ ਨੀ, ਕਿੱਥੇ ਬੱਚੇ classes ਲੈ ਲੈਣਗੇ, ਨਾ ਕੋਈ dancing classes ਹੈਗੀ ਆ ਨਾ ਕੋਈ Music ਦੀ ਕੋਈ ਹੈਗੀ ਹੈ ਵੀ ਬ~ ਕੋਈ ਬੱਚਾ ਗਾਇਕੀ ਸਿੱਖ ਲਊਗਾ, ਜਾਂ ਕੋਈ dance ਸਿੱਖ ਲਊਗਾ, ਕੁਛ ਵੀ ਨੀ ਇੱਥੇ ਤਾਂ ਆਪਣੇ ਬੱਚਿਆਂ ਨੂੰ ਸਗੋਂ ਦੀ ਬਹੁਤ ਖ਼ਰਾਬ ਹੋ ਰਿਹਾ ਇਹਦੇ ਨਾਲ ਤਾਂ। ਹਾਂ ਬੱਚੇ ਹੁਣ ਕੋਈ ਨਵਾਂ ਹੁਨਰ ਸਿੱਖ ਹੀ ਨੀ ਪਾਉਂਦੇ। ਹੁਣ ਮੰਨੋਰੰਜਨ ਕਰਨ ਦਾ ਮੌਕਾ ਨਹੀਂ ਮਿਲਦਾ ਦੇਖੋ enter~ ਹਾਂ ਸਿੱਖ ਵੀ ਨੀ ਪਾਉਂਦੇ ਦੂਜਾ ਬੰਦਾ ਪੂਰਾ time ਕੀ ਹੁੰਦਾ ਇੱਕ time ਦੇ ਬਾਅਦ depression 'ਚ ਚਲਾ ਜਾਂਦਾ ਹੈ।

ਤੇ ਜੇ ਹਾਂ ਸਾਧਨ ਹੈ, ਹਾਂ ਜੇ ਤੁਸੀਂ ਹੁਣ ਕਿਸੇ ਦੂਜੇ ਸ਼ਹਿਰ 'ਚ ਜਾਂਦੇ ਹੋ ਜਾਂ ਕਹੀਂ ਔਰ ਜਾਂਦੇ ਹੋ, ਤੇ ਉੱਥੇ ਆਪਣੇ ਦੇਖੋ ਖ਼ਰਚਾ ਬਹੁਤ ਹੁੰਦਾ ਹੈ ਅਹ ਹਰ ਕੋਈ ਇੰਨਾ,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

ਹਾਂ local ਕੁਛ ਨਾ ਕੁਛ ਸਰਕਾਰ ਨੂੰ ਮਤਲਬ ਸਹੂਲੀਅਤ ਦੇਣੀ ਚਾਹੀਦੀ ਹੈ, ਜਿਹੜੀ ਆਪਣੇ ਇਲਾਕਿਆਂ ਵਿੱਚ ਹੈ ਹੀ ਨੀ ਗੀ

ਬਾਹਰ ਵਿਦੇਸ਼ ਚਲੇ ਜਾਓ ਉੱਥੇ ਦੇਖੋ, ਹਾਂ ਹੁਣ ਤੁਸੀਂ ਵਿਦੇਸ਼ ਚਲੇ ਜਾਓ ਮੇਲੇ, ਆਪਾਂ ਇੱਥੇ ਮੇਲੇ ਕਹਿ ਦਿੰਦੇ ਹਾਂ ਮੇਲੇ ਦੇ ਨਾਮ ਤੇ ਇੱਥੇ ਕੀ ਹੁੰਦਾ ਹੈ ਬਸ ਉਹ ਛੋਟੀ ਜਿਹੀ ਜਗ੍ਹਾ ਤੇ ਕੱਪੜੇ ਵਿੱਕ ਰਹੇ ਹੁੰਦੇ ਨੇ ਜਾਂ ਜੂੰਝਣੇ ਖਿਲੋਣੇ ਹਨਾ, ਤੇ ਵ~ ਵੱਡੇ ਸ਼ਹਿਰਾਂ ਦੇ ਮੇਲੇ ਦੇਖੋ ਇੰਨਾ ਕੁਛ ਹੁੰਦਾ ਹੈ ਦੇਖਣ ਲਾਇਕ

ਅੱਛਾ ਇਹ ਦੇਖ ਲਓ ਅਸੀਂ ਯੂਪੀ 'ਚ ਹੁੰਦੇ ਸੀਗੇ, ਲਖਨਊਂ ਇੰਨਾ ਵੱਡਾ museum ਸੀਗਾ, ਉੱਥੇ ਬਹੁਤ ਸੋਹਣਾ ਬਣਿਆ ਹੋਇਆ ਸੀਗਾ, ਤੇ ਮਤਲਬ ਇਕੱਲਾ museum ਨੂੰ ਹੀ ਤੁਸੀਂ ਘੁੰਮਣਾ ਹੋਵੇ ਤੇ ਤੁਹਾਨੂੰ ਕਮ ਸੇ ਕਮ ਚਾਰ ਪੰਜ ਘੰਟੇ ਚਾਹੀਦੇ ਹੈ, ਤੇ ਇੰਨੀ ਵਧੀਆ ਜਾਣਕਾਰੀ ਆਪਣੇ ਇਤਿਹਾਸ ਬਾਰੇ ਸਾਰਾ ਕੁਛ ਦੇਖੋ ਕਿੰਨਾ ਕੁਛ ਸਿੱਖਣ ਨੂੰ ਮਿਲਦਾ ਹੈ, ਦੇਖ ਲਓ ਕਿ ਕਿੰਨਾ ਕੁਛ ਸਿੱਖਣ ਨੂੰ ਮਿਲ ਜਾਂਦਾ ਹੈ, ਤੇ ਆਪਣੇ ਕੋਲ ਇੱਥੇ ਦੇਖੋ ਕੁਛ ਵੀ ਨੀ ਹੈ ਜੇ ਇੱਕ ਆਪਾਂ ਬੱਚਿਆਂ ਨੂੰ ਕਹਿ ਦਿੰਦੇ ਹਾਂ ਕਿ ਵੀ ਕੁਛ ਸਿੱਖੋ, ਬੱਚੇ ਕਿੱਥੇ ਸਿੱਖਣਗੇ ਜਾ ਕੇ ਉਹ ਵੀ ਕੀ ਕਰਨ। ਸਾਰਾ ਦਿਨ phone ਤੇ ਕੀ ਦੇਖ ਲੈਣਗੇ ਬੱਚੇ ਕੁਛ ਹੈ ਹੀ ਨੀ ਫਿਰ ਹਾਂ ਉਹ ਹੀ ਨਾ ਕੁਛ ਹੈ ਹੀ ਨੀ ਤੇ ਜੇ ਆਪਾਂ ਕਹੀਂ ਬਾਹਰ ਲੈ ਜਾਣਾ ਹੈ ਤਾਂ ਇੰਨੀ ਮਤਲਬ ਦੇਖੋ ਇੰਨੇ ਪੈਸੇ ਖ਼ਰਚ ਕਰਕੇ ਕਹੀਂ ਜਾਣਾ।

ਹਾਂ ਇਹ ਤਾਂ ਹੈ ਉਹ ਹੀ ਚੀਜ਼ ਹੈ ਨਾ।

ਜਿਹੜੀ ਆਹ social websites ਹੈ ਬਸ ਖਾਲੀ ਉਹ ਹੀ ਦੇਖ ਸਕਦੇ ਹੋ ਤੁਸੀਂ ਹਨਾ। ਹੁੰਦੀਆਂ ਉੱਥੇ ਤੁਸੀਂ ਉਹ ਵੀ ਤੁਸੀਂ ਸਮਾਨ ਖ਼ਰੀਦੋਗੇ ਤਾਂ ਹੈ।

ਹਾਂ ਉਹੀ ਨਾ ਖ਼ਰਚਾ ਕਰੋ ਤੇ ਤੇ ਬਸ ਉਹ ਹੀ ਨਾ ਹਾਂ ਬੜਾ ਬੁਰਾ ਹਾਲ ਹੈ ਇਸ ਚੀਜ਼ ਨੂੰ ਲੈ ਕੇ ਨਾ ਬੜਾ ਕਈ ਵਾਰੀ ਲੱਗਦਾ ਹੈ ਕਿ ਤੁਸੀਂ ਵਧੀਆ ਜਗ੍ਹਾ ਰਹਿੰਦੇ ਹੁੰਦੇ ਤਾਂ ਕਿੰਨਾ ਸਹੀ ਹੁੰਦਾ, ਪਰ ਊਂ ਕੁਛ ਹੈ ਹੀ ਨੀ ਆਪਣੇ ਕੀ ਕਹੀਏ।

Libraries ਹੋਣ ਤਾਂ ਵਧੀਆ। ਨਾਲੇ ਤਾਂ information ਜਾਣਕਾਰੀ ਮਿਲਦੀ ਹੈ books ਪੜ੍ਹਣਗੇ ਕਿਤਾਬਾਂ ਪੜ੍ਹਣਗੇ, ਤੇ ਨਾਲੇ ਵਧੀਆ ਇੱਕ ਮੰਨੋਰੰਜਨ ਦਾ ਸਾਧਨ ਵੀ ਹੈ ਕਿ ਜਿਹਦਾ ਜਿਵੇਂ ਵੀ ਹੈਗੀ ਹੈਗਾ ਦਿਲਚਸਪੀ ਉਵੇਂ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

ਹਾਂ ਤੁਸੀਂ ਨੇੜੇ ਤੇੜੇ ਕਹਿ ਰਹੇ ਹੋ, ਤੁਸੀਂ ਨੇੜੇ ਤੇੜੇ ਕਹਿ ਰਹੇ ਹੋ ਮੇਰੇ ਹਿਸਾਬ ਨਾਲ ਸ਼ਾਇਦ ਆ ਆ ਕੇ ਪਿੱਛੇ ਚਾਰ ਪੰਜ ਸ਼ਹਿਰਾਂ 'ਚ ਨਹੀਂ ਹੈਗੀ ਜੇ ਤੁਸੀਂ ਚਲੇ ਗਏ ਤਾਂ

ਉਹਨਾਂ 'ਚ ਹਾਂ ਹਾਂ ਇੱਥੇ ਤਾਂ ਭਾਵੇਂ ਹੋਣ ਪਰ ਜਿਹੜੇ ਆਪਣੇ ਆਸ ਪਾਸ ਦੇ ਜਿੰਨੇ ਵੀ ਸ਼ਹਿਰ ਆ ਤੁਸੀਂ ਦੇਖ ਲਓ ਕਿਤੇ ਵੀ ਨੀ ਹੈਗੀ ਹੈ museum ਨੀ ਹੈਗਾ, ਆਮ ਇਤਿਹਾਸ ਦੀ ਚੀਜ਼ਾਂ ਕੋਈ ਨੀ ਹੈ ਜਿੱਥੇ ਬੱਚੇ ਜਾ ਕੇ, ਕਰਨ, ਨਾ ਹੀ ਇੱਥੇ ਕੋਈ ਵਿਗਿਆਨ ਦਾ ਕੋਈ ਬਣਿਆ ਹੋਇਆ ਕੇਂਦਰ ਜਿੱਥੇ ਜਾ ਕੇ ਬੱਚੇ ਵਿਗਿਆਨ ਦੇ ਬਾਰੇ ਉਸਦੇ ਬਾਰੇ ਸਿੱਖਣ ਹਾਂ ਕੋਈ ਵੀ ਇਹੋ ਜਿਹੀ ਚੀਜ਼

ਚਲੇ ਜਾਓ ਵੀ ਰਿਸ਼ਤੇਦਾਰ ਜਿੱਥੇ ਰਹਿੰਦੇ ਆ ਉੱਥੇ ਚਲੇ ਜਾਓ। ~ਰੰਜਨ ਹੋ ਜਾਂਦਾ ਕਹਿਣ ਦਾ ਮਤਲਬ ਕਿ ਵੀ ਉੱਥੇ ਘੁੰਮਣੇ ਜਾਂਦੇ ਤੇ ਇੰਨਾ ਖ਼ਰਚਾ ਕਰਨਾ, ਹਾਂ ਤੇ ਜੇ ਸਰਕਾਰ ਅਗਰ ਆਪਣੀ ਇੱਥੇ ਹੀ ਮੁਹੱਈਆਂ ਕਰਵਾਏ, ਵਧੀਆ park ਬਣੇ ਹੋਣ,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

ਹਾਂ ਉਹੀ ਹੈ ਨਾ ਕੁਦਰਤੀ ਸਾਰੇ ਹੀ ਉੱਥੇ ਜਾਣਗੇ, ਜਦੋਂ ਜਗ੍ਹਾ ਤੇ ਬੰਦੇ ਜਾਣਗੇ ਹੀ ਜਨਾਨੀਆਂ ਜਾਣਗੀਆਂ, ਬੱਚੇ ਮਿਲਣਗੇ ਆਪਸ 'ਚ ਕਿੰਨਾ ਸਦ ਵਿਵਹਾਰ ਵੱਧਦਾ ਹੈ ਆਪਸ 'ਚ ਹਨਾ, ਮੇਲ ਜੋਲ ਵੱਧਦਾ ਹੈ ਹੋਰ ਆਪਾਂ ਨੂੰ ਕੀ ਚਾਹੀਦਾ ਹੈ ਪਰ ਉੱਥੇ ਜਦੋਂ ਸਹੂਲੀਅਤ ਹੀ ਨੀ ਹੈ ਤੇ ਕੀ ਕਰ ਸਕਦੀ ਹੈ, ਸਰਕਾਰ ਊਂ ਤਾਂ ਕਹਿੰਦੀ ਰਹਿੰਦੀ ਹੈ।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 ਤੇ ਉੱਥੇ ਜਾ ਕੇ ਬਸੀਏ ਜਾ ਕੇ, ਤਾਂ ਕਿ ਚਲੋ ਜ਼ਿੰਦਗੀ 'ਚ ਕੁਛ ਤਾਂ ਹੋਵੇ, ਵਧੀਆ ਕਰਨੇ ਜੋਗਾ। ਹਾਂਜੀ ਇਹ ਤਾਂ ਹੈ।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

ਗੀਤ ਗੂਤ ਗਾ ਲੈਂਦੇ ਸੀਗੇ, ਗਿੱਧਾ ਪਾ ਲਿੱਤਾ ਭੰਗੜੇ ਪਾ ਲਿੱਤੇ ਹਨਾ ਮੇਲ ਜੋਲ ਇੱਕ ਦੂਜੇ ਦੇ ਘਰ ਚਲੇ ਗਏ।

ਘਰ 'ਚ ਹੀ ਵੜ ਕੇ ਰਹਿ ਗਿਆ ਬਸ ਆਪਦੇ ਘਰ ਜੋਗਾ ਹੀ ਰਹਿ ਗਿਆ।

ਕਿ ਹਾਂ ਬੈਠ ਕੇ ਦਸ ਮਿੰਟ ਗੱਲਾਂ ਕਰ ਸਕਣ ਜਾਂ ਆਂਢ ਗੁਆਂਢ ਆਪਾਂ ਕਿਤੇ ਜਾ ਸਕਦੇ, ਪਹਿਲਾਂ ਹੁੰਦੇ ਸੀ ਵੀ ਚਲੋ ਵਿਹਲੇ ਹੈ, ਉਹਨਾਂ ਦੇ ਘਰੇ ਚਲੇ ਜਾਓ ਦਸ ਮਿੰਟ ਗੱਲਾਂ ਕਰੇ ਆਓ, ਨਾਲੇ ਇੱਧਰ ਉੱਧਰ ਦੀਆਂ ਪਤਾ ਚੱਲ ਜਾਂਦੀਆਂ ਸੀ ਹੁਣ ਆਪਾਂ ਨੂੰ ਤੁਹਾਨੂੰ ਵੀ ਪਤਾ ਕਿ ਤੁਹਾਨੂੰ ਆਪਦੇ ਦੂਸਰੇ ਘਰ ਦਾ ਨੀ ਪਤਾ ਹੈਗਾ ਵੀ ਘਰੇ ਗੁਆਂਢੀਆਂ ਦੇ ਕੀ ਹੋਈ ਜਾਂਦਾ ਹੈ, ਹੁਣ ਸਾਰੇ ਵਾਹਲੇ ਜ਼ਿਆਦਾ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

ਤੁਸੀਂ ਤੇ ਚਲੋ ਵਿਆਹ ਕੇ ਆਏ ਹੋ, ਮੈਂ ਤਾਂ ਫਿਰ ਇੱਥੋਂ ਦੀ ਜੰਮਪਲ ਹਾਂ ਮੈਨੂੰ ਫਿਰ ਵੀ ਨੀ ਪਤਾ ਹੈ, ਨਾ ਮੈਨੂੰ ਬਹੁਤੇ ਲੋਕ ਪਹਿਚਾਣਦੇ ਨੇ, ਇਹ ਹੀ ਫਿਰ ਆਪਾਂ ਸਾਰੇ ਹੀ ਅਮ ਛੇਤੀ ਹੀ ਚਲੇ ਜਾਂਦੇ ਹਾਂ ਜ਼ਲਦੀ ਚਲੇ ਜਾਂਦੇ ਹਾਂ ਸ਼ਾਮ ਨੂੰ ਲੇਟ ਆਉਂਦੇ ਹਾਂ ਬਸ ਦਿਨ ਖ਼ਤਮ ਹੋ ਜਾਂਦਾ ਹੈ ਆਪਣਾ ਦਫ਼ਤਰਾਂ ਦੇ ਵਿੱਚ ਹੀ। ਹਾਂ ਇਹ ਹੀ ਹੈ ਨਾ ਫਿਰ ਅਹ ਉਹੀ ਹੈ ਨਾ ਹੀ ਆਪਾਂ ਕਿਸੇ ਨੂੰ ਮਿਲ-ਜੁਲ ਪਾਉਂਦੇ ਹਾਂ ਨਾ ਹੀ ਆਪਾਂ ਨੂੰ

ਇਹੋ ਜਿਹਾ ਬਣ ਗਿਆ ਹੈ ਚਲੋ ਆਪਣਾ ਤਾਂ ਆਪਾਂ ਨੌਕਰੀ ਕਰਦੇ ਹਾਂ, ਜਿਹੜੇ ਘਰੇ ਰਹਿੰਦੇ ਹੈ ਹੁਣ ਜਿਵੇਂ ਮੇਰੀ ਸੱਸ ਹੈ ਤੁਸੀਂ ਦੇਖੋ ਉਹ ਵੀ ਬੇਚਾਰੇ ਕਿਤੇ ਨੀ ਨਿਕਲ ਪਾਉਂਦੇ ਉਹ ਅੱਗੇ ਕਹਿ ਦਿੰਦੇ ਹੈ ਕਿਹੜੇ time ਨਿਕਲੀਏ ਜਿਹੜੇ ਅਹ ਗੁਆਂਢੀ ਆਪਣੇ ਰਹਿੰਦੇ ਨੇੜੇ ਤੇੜੇ ਰਹਿੰਦੇ ਹੈ, ਉਹ ਵੀ ਬੇਚਾਰੇ ਸੱਤ ਅੱਠ ਵਜੇ ਆਪਦੇ ਘਰਾਂ 'ਚ ਵੜ ਜਾਂਦੇ ਕਿਉਂਕਿ ਇੱਥੇ ਮਾਹੌਲ ਹੀ ਨਹੀਂ ਹੈ ਉਹ ਜਿਹਾ।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

ਤੇ ਮੇਰੀ ਭੈਣ ਆਈ ਸੀਗੀ ਮੁੰਬਈ ਤੋਂ ਯਕੀਨ ਮੰਨ ਸਿੰਮੀ ਉਹ ਬੇਚਾਰੀ ਰਹੀ ਇੱਥੇ ਤੇ ਮੈਨੂੰ ਕਹਿੰਦੀ ਇੱਥੇ ਤਾਂ ਕੁਛ ਹੈ ਹੀ ਨਹੀਂ ਵੀ ਤੁਸੀਂ ਸਮਾਂ ਕਿਵੇਂ ਬਿਤਾਉਂਦੇ ਹੋ ਮਤਲਬ ਤੁਹਾਨੂੰ ਬੋਰੀਅਤ ਨੀ ਹੁੰਦੀ ਵੀ ਇੱਥੇ ਕਹਿੰਦੀ ਇੱਥੇ ਇੱਕ rest~ ਅਸੀਂ ਖਾਣਾ ਖਾਣ ਜਾਣਾ ਸੀਗਾ hotel ਲੱਭਦੇ ਸੀਗੇ ਤੇ ਸਾਨੂੰ ਸਮਝ ਲਓ restaurant ਵਿੱਚ ਪਹੁੰਚਣ, ਮੈਂ ਅਸੀਂ ਇਹ ਹੀ ਨੀ ਸਮਝਿਆ ਕਿੱਥੇ ਲੈ ਕੇ ਜਾਈਏ, ਉਹ ਵੀ ਦੇਖ ਲਓ ਡੇਢ ਦੋ ਕਿੱਲੋਮੀਟਰ ਦੂਰ ਮਤਲਬ ਲੋਕ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 ਇਸ 'ਚ ਹੀ ਇਹੋ ਜਿਹੀ ਦਿੱਕਤਾਂ ਬਹੁਤ ਹੈ ਜੇ ਥੋੜ੍ਹਾ ਬਹੁਤ ਕੁਛ ਹੋ ਸਰਕਾਰ ਕੁਛ ਸਹੂਲਤਾਂ ਦੇਣ, ਇਲਾਕੇ ਨੂੰ ਥੋੜ੍ਹਾ ਜਿਹਾ ਕੀ ਕਹਿੰਦੇ ਨੇ ਆਪਾਂ ਵਿਕਾਸ ਦੇ ਇਲਾਕੇ ਦੇ ਤੇ ਬੜਾ ਫ਼ਰਕ ਪੈ ਸਕਦਾ ਹੈ, ਕੁੱਝ ਸਰਕਾਰ ਕਰੇ ਕੁਛ ਲੋਕੀ ਕਰਨ

ਹਾਂ ਮੁੰਬਈ 'ਚ ਤਾਂ ਬਹੁਤ ਕੁਛ ਹੈ ਮੈਂ ਤੈਨੂੰ ਸਹੀ

ਉੱਥੇ ਆਪਣਾ ਸਮੁੰਦਰ ਦੇ ਕਿਨਾਰੇ beach ਵਗ਼ੈਰਾ ਹੁੰਦਾ ਤੁਸੀਂ ਉਹ ਚਲੋ ਉਹ ਤਾਂ ਕੁਦਰਤੀ ਨਜ਼ਾਰੇ ਆ ਜਿਹੜੇ ਤੁਸੀਂ ਲੈ ਸਕਦੇ ਹੋ ਉੱਥੇ ਹਨਾ।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

ਇਹੋ ਜਿਹੀ ਜਗ੍ਹਾਵਾਂ ਬਣੀ ਜਿੱਥੇ ਜਾ ਕੇ ਤੁਸੀਂ ਕਿਹੜਾ ਮਰਜ਼ੀ game ਖੇਲ ਸਕਦੇ ਹੋ ਖੇਲ ਖੇਲ ਸਕਦੇ ਹੋ, ਹਨਾ ਜੇ ਫਿਰ ਵੀ ਤੁਹਾਡਾ ਜੀਅ ਨੀ ਲੱਗਦਾ ਤੁਸੀਂ ਕੋਈ course ਕਰ ਸਕਦੇ ਹੋ ਕੋਈ ਅਹ ਹੁਨਰ ਸਿੱਖ

ਖਾਣਾ ਬਣਾਉਣਾ ਹਾਂ cook ਖਾਣਾ ਬਣਾਉਣਾ ਸਿੱਖਿਆ ਜਾਂ ਅਹ dance ਨੱਚਣਾ ਸਿੱਖ ਲਿੱਤਾ ਗਾਣਾ ਸਿੱਖ ਲਿੱਤਾ।

ਕੋਈ ਅਹ ਕੀ ਕਹਿੰਦੇ ਆ instrument ਬਜਾਉਣਾ ਸਿੱਖ ਲਿੱਤਾ, ਇੰਨੇ ਸਾਰੇ ਉੱਥੇ ਸਾਧਨ ਨੇ ਮਤਲਬ ਵਧੀਆ ਸਮਾਂ ਲੰਘਦਾ ਹੈ, ਅਸੀਂ ਵੀ ਗਏ, ਮੈਂ ਗਈ ਸੀਗੀ ਤੇ ਇੰਨੇ ਦਿਨਾਂ 'ਚ ਮੈਨੂੰ ਇੱਕ ਮਿੰਟ ਵੀ ਨੀ ਲੱਗਾ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 ਘੁੰਮਣ ਫਿਰਨ ਦੀ ਇੰਨੀ ਸਾਰੀ ਥਾਵਾਂ ਕੱਪੜੇ ਖ਼ਰੀਦ ਲਓ, ਚੱਪਲੇ ਖ਼ਰੀਦ ਲਓ, ਇੰਨਾ ਕੁਛ ਤੇ ਹਰ ਹਰ ਸ~ ਸਮਝ ਲਓ ਮੁਹੱਲੇ ਦੇ ਵਿੱਚ ਤੁਹਾਨੂੰ ਇੱਕ ਵੱਡਾ ਸਾਰਾ park ਮਿਲੇਗਾ। ਹਾਂ ਸਵੇਰੇ ਉੱਠ ਸ਼ਾਮ ਨੂੰ ਵੀ ਉੱਠ ਕੇ ਸੈਰ ਕਰਦੇ ਨੇ ਹਾਂ ਤੇ ਦੇਖੋ ਦੋ ਚੀਜ਼ਾਂ ਵਧੀਆ ਹੈ, ਇੱਕ ਸੈਰ ਕਰਨੇ ਦੇ ਬਹਾਨੇ ਲੋਕਾਂ ਨੂੰ ਮਿਲ ਲੈਂਦੇ ਹੈ, ਠੀਕ ਹੈ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

ਚਲੋ ਸ~ ਹਾਂ ਇੱਥੇ ਤਾਂ ਬੱਚੇ ਸਮੇਂ ਬਤਾਉਣ ਦੇ ਲਈ ਕੁਛ ਖੇਲਣਾ ਵੀ ਚਾਹੁਣ ਤੇ ਇੱਥੇ ਇਹ local ਜਿਹਨੂੰ ਆਪਾਂ ਕਹਿ ਦਿੰਦੇ ਹਾਂ community center ਕਹਿ ਦਿੰਦੇ ਹਾਂ, ਜਿੱਥੇ ਬੱਚੇ ਜਾ ਕੇ ਖੇਲ ਸਕਦੇ ਹੈ ਮਿਲ ਸਕਦੇ, ਉਹ ਤੱਕ ਹੈ

Park ਹੁੰਦੇ ਨੇ ਉੱਥੇ ਬੱਚੇ ਖੇਡ ਵੀ ਲੈਂਦੇ ਨੇ ਅੱਛਾ ਆਪਸ 'ਚ ਵੀ ਮਿਲ-ਜੁਲ ਵੀ ਲੈਂਦੇ ਨੇ ਸਾਰਿਆਂ ਦੇ ਨਾਲ, ਇੱਥੇ ਕੁਛ ਵੀ ਹੈ ਨੀ ਗਾ park ਹੋਵੇ ਤਾਂ ਕਾਫ਼ੀ

ਗਤੀਵਿਧੀਆਂ ਕਰ ਸਕਦੇੇ ਨੇ ਤੇ ਕਿਉਂ

ਹਾਂ ਹੁਣ ਖੇਤਾਂ 'ਚ ਥੋੜ੍ਹੀ ਨਾ ਜਾਣਗੇ ਖੇਲਣੇ।

ਹਮ ਮੌਸਮ ਵੀ ਇੰਨਾ ਖ਼ਰਾਬ ਮੌਸਮ ਹੋਇਆ ਪਿਆ ਬੜਾ ਬੁਰਾ ਹਾਲ ਹੈ ਇੱਥੇ ਉਹ ਵੀ ਚੀਜ਼ ਹੈ, ਮਤਲਬ ਮੈਂ ਸੋਚਦੀ ਹੁੰਦੀ ਹਾਂ ਕਿ ਵੀ ਚਲੋ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 ਧਿਆਨ ਦੇਣਾ ਚਾਹੀਦਾ ਪਿੱਛੜੇ ਇਲਾਕੇ ਜਿਹੜੇ ਹੈ, ਜਿੱਥੇ ਲੋਕ ਦੇਖੋ ਰਹਿਣਾ ਕਿੰਨਾ ਮੁਸ਼ਕਲ ਹੈ ਜੇ ਬੱਤੀ ਚਲੀ ਜਾਏ ਤੇ ਤੁਹਾਡੇ ਕੋਲ TV ਵੀ ਨੀ ਚੱਲਦਾ ਹਨਾ। ਇੱਥੇ ਜਿਹੜਾ internet ਹੈ ਆਪਾਂ mobile ਤੇ internet ਹੈ ਤਾਂ ਉਸਦੇ ਨਾਲ ਹੀ ਆਪਾਂ ਸਾਰਾ ਕੁਛ ਦੇਖ ਸਕਦੇ ਹਾਂ। Inter~ ਹਾਂ internet ਨੀ ਚੱਲਦਾ ਕਈ ਵਾਰੀ ਬੰਦ ਹੋ ਜਾਂਦਾ ਹੈ, ਇੱਥੇ network ਨੀ ਆਉਂਦਾ, ਕਿੰਨੀ ਸਾਰੀ ਦਿੱਕਤਾਂ ਛੋਟੇ ਔਰ ਪਿੱਛੜੇ ਇਲਾਕਿਆਂ 'ਚ ਹੁੰਦੀ ਹੈ ਜਿਹੜੀ ਸਰਕਾਰ ਜਿਸਦੇ ਵੱਲ ਧਿਆਨ ਹੀ ਨੀ ਦਿੰਦੀ। ਹਾਂ ਜਿਹੜੇ ਵੱਡੇ ਸ਼ਹਿਰ ਹੈ ਉਹ ਉੱਥੇ ਹੀ ਹੋਰ ਪੈਸਾ ਲਗਾਈ ਜਾਂਦੀ ਹੈ ਲਗਾਈ ਜਾਂਦੀ ਹੈ, ਤੇ ਜਿੱਥੇ ਤਾਂ ਵਿਕਸਤ ਹੈਗੀ ਹੈ ਵੀ ਵੱਡੇ ਸ਼ਹਿਰ ਉਹਨਾਂ ਦੇ ਵਿੱਚ ਹੀ ਪੈਸਾ ਲਾਈ ਜਾਂਦੀ ਹੈ, ਜਿਹੜੇ ਜਿਹੜੇ ਪਹਿਲਾਂ ਹੀ ਪਿੱਛੜੇ ਹੋਏ ਨੇ ਉਹਨਾਂ ਵੱਲ ਧਿਆਨ ਹੀ ਨੀ ਦਿੱਤਾ ਜਾਂਦਾ ਪਿਆ। ਉਹ ਹੀ ਹੈ ਨਾ ਪਿੱਛੜੇ ਇਲਾਕੇ 'ਚ ਸਰਕਾਰ ਦਾ ਕੋਈ ਉਹੀ ਨੀ ਹੈ ਯੋਗਦਾਨ ਹੀ ਨੀ ਹੈਗਾ ਕੋਈ ਧਿਆਨ ਹੀ ਨੀ ਹੈਗਾ ਤੇ ਲੋਕ ਵੀ ਬੇਚਾਰੇ ਕੀ ਕਰਨ ਉੱਤੋਂ ਜਿਹੜਾ ਰੋਜ਼ੀ ਰੋਟੀ ਕਮਾਉਣ ਵਾਲਾ ਹੈ ਉਸਦੇ ਕੋਲ ਤਾਂ ਇੰਨਾ ਕਿੱਥੇ ਹੈ ਕਿ ਉਹ ਆਪਣੇ ਪੈਸੇ ਲਗਾ ਕੇ ਚੀਜ਼ਾਂ ਖ਼ਰੀਦੇ। ਹਾਂ ਹੁਣ ਉਹ ਫਿਰ ਓਨਾ ਮਨ ਮਾਰ ਕੇ ਘਰੇ ਹੀ ਬੈਠੇ ਰਹੋ ਪਰਿਵਾਰ ਦੇ ਵਿੱਚ, ਵੈਸੇ ਤਾਂ ਵਧੀਆ ਗੱਲ ਹੈ ਚਲੋ ਪਰਿਵਾਰ ਦੇ ਵਿੱਚ ਵੀ ਸਮਾਂ ਬਤਾਉਣਾ ਚਾਹੀਦਾ ਹੈ ਲੇਕਿੰਨ ਫਿਰ ਵੀ ਕਦੇ ਨਾ ਕਦੇ ਤਾਂ ਇਨਸਾਨ ਨੂੰ, ਕੱਢੀਏ ਕੁਛ ਆਪਣੇ ਵਾਸਤੇ ਵੀ ਕਰੀਏ।

ਹਾਂ ਉਹੀ ਨਾ ਜੇ local library ਹੋ ਤੇ ਦੇਖੋ ਬੱਚਿਆਂ ਨੂੰ ਕਿੰਨਾ ਵਧੀਆ ਸਹੂਲੀਅਤ ਹੈ library ਦੀ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 ਇਕੱਠੀ ਕਰ ਸਕਦੇ ਹੈ ਹਨਾ ਤੇ ਜੇ museum ਹੋਵੇ, ਤੇ ਆਪਣੇ